ਇਸ ਵਿੱਚ ਬਹੁਤ ਸਾਰੇ ਲੋਕ ਫੁੱਲ ਖਰੀਦ ਦੇ ਨਜ਼ਰ ਆ ਰਹੇ ਹਨ।

ਜਿੱਸ ਦੇ ਊਪਰ ਆਰ_ਕੇ ਡੀ_ਜੇ ਲਿਖੇਆ ਹੋਇਆ ਹੈ ਡੀ ਜੇ ਬੋਹੁਤ ਹੀ ਸੋਹਣਾ ਤੇ ਕਲਰਫੁਲ ਰੰਗ ਦਾ ਹੈ।

ਮਿੱਠਾਇਆਂ ਬੋਹੁਤ ਹੀ ਸੁਵਾਦ ਤੇ ਰਸੀਲੀਆਂ ਹਨ।

ਜਿਸ ਵਿੱਚ ਹਰੇ ਰੰਗ ਦੀ ਰੱਸੀ ਵੀ ਟੰਗੀ ਹੋਈ ਹੈ।

ਦੁਕਾਨਦਾਰ ਓਹਦੇ ਵਾਲ ਕੱਟਣ ਦੀ ਤਿਯਾਰੀ ਕਰ ਰਿਹਾ ਹੈ।

ਜਿੱਸ ਦੇ ਊਪਰ ਚੋਪੜਾ ਕੋਰੀਅਰ ਸਰਵਿਸ ਲਿਖੇਆ ਹੋਇਆ ਹੈ।

ਜੋ ਕਿ ਬਹੁਤ ਸੋਹਣੇ ਰੰਗ-ਭਰੰਗੇ ਲੱਗ ਰਹੇ ਹਨ।

ਬੈੱਡਰੂਮ ਵਿੱਚ ਇੱਕ ਪੱਖਾ ਵੀ ਲੱਗਾ ਹੋਇਆ ਹੈ।

ਤੀਆਂ ਤੇ ਬੈਠ ਕੇ ਪਾਰਟੀ ਦਾ ਆਨੰਦ ਲੈ ਰਹੇ ਨੇ।

ਕੁਛ ਰਿਸ਼ਤੇਦਾਰ ਮੁੰਡੇ ਕੁੜੀ ਦੇ ਪਿੱਛੇ ਬੈਠੇ ਨਜ਼ਰ ਆ ਰਹੇ--

ਸਕੂਲ ਦੀ ਪਾਰਕਿੰਗ ਵਿੱਚ ਕੁਝ ਬੱਚੇ ਯੋਗਾ ਕਰਦੇ ਨਜ਼ਰ ਆ ਰਹੇ ਹਾਂ।

ਜਿਹਨਾਂ ਊਪਰ ਕੁਝ ਔਰਤਾਂ ਝੂਟੇ ਲੈ ਰਹੀਆਂ ਹਨ।

ਜਿਸ ਵਿੱਚ ਲੋਕ ਆਪਣੇ ਪੈਸੇ ਕਢਾਉਣ ਦੇ ਲਈ ਇੰਤਜ਼ਾਰ ਕਰ ਰਹੇ ਹਨ।